ਜੋ ਕਿ ਵੇਖਣ ਵਿਚ ਬਹੁਤ ਹੀ ਸੁੰਦਰ ਲੱਗ ਰਹੀ ਜੀ।

ਇੱਥੇ ਬਹੁਤ ਸਾਰੇ ਡੀ_ਜੇ ਵੀ ਪਏ ਹੋਏ ਦਿਖਾਈ ਦੇ ਰਹੇ ਜੀ।

ਜੋ ਵੇਖਣ ਵਿੱਚ ਬੜਾ ਹੀ ਸੁਦ--

ਜੋ ਵੀ ਇੱਕ ਸਟੇਜ ਦਾ ਵਿਊ ਬਣਿਆ ਹੋਇਆ ਹੈਗਾ ਜੀ।

ਇਸ ਫੋਟੋ ਦੇ ਅੰਦਰ ਸਾਨੂੰ ਇੱਕ ਜਗ੍ਹਾ ਦਿਖਾਈ ਦੇ ਰਹੀ--

ਜੋ ਕਿ ਵੇਖਣ ਵਿੱਚ ਬੜਾ ਹੀ--

ਤੁਹਾਨੂੰ ਇੱਕ ਜਗ੍ਹਾ ਦਿਖਾਈ ਦੇ ਰਿਹਾ ਹੈਗਾ ਢੀ ਜੋ ਕਿ ਵੇਖਣ ਵਿੱਚ ਬੜਾ--

ਇੱਥੇ ਹੀ ਇੱਕ ਬਹੁਤ ਵਧੀਆ ਸਲੂਨ ਬਣਿਆ ਹੋਇਆ ਹੈਗਾ ਜੀ ਇੱਥੇ ਬਹੁਤ--

ਇੱਸ ਫ਼ੋਟੋ ਦੇ ਅੰਦਰ ਸਾਨੂੰ ਇੱਕ ਜਗਾਹ ਦਿਖਾਈ ਦੇ ਰਹੀ ਹੈਗੀ ਜੀ।

ਇਸ ਫੋਟੋ ਦੇ ਅੰਦਰ ਸਾਨੂੰ ਇੱਕ ਜਗਹਾ ਦੇਖ ਰਹੀ--

ਏਸ ਫੋਟੋ ਦੇ ਅੰਦਰ ਸਾਨੂੰ ਇੱਕ ਜਗਾ ਦੇਖ ਰਹੀ।

ਇਸ ਫੋਟੋ ਦੇ ਅੰਦਰ ਸਾਨੂੰ ਇੱਕ ਜਗ੍ਹਾ ਦਿਖਾਈ ਦੇ ਰਹੀ ਹੈਗੀ ਜੀ।

ਇਥੇ ਕੀ ਵਿਚਕਾਰ ਇੱਕ ਘਰ ਨੂੰ ਜਗਾ ਜਾ ਰਹੀ।

ਏਸ ਫੋਟੋ ਦੇ ਅੰਦਰ ਸਾਨੂੰ ਇਕ--

ਜੋ ਕੀ ਵੇਖਣ ਵਿੱਚ ਬੜੀ ਹੀ ਸੁੰਦਰ ਲੱਗ ਰਹੀ ਜੀ।

ਇਸ ਫੋਟੋ ਦੇ ਅੰਦਰ ਸਾਹਨੂੰ ਇੱਕ ਜਗਾਹ ਦਿਖਾਈ ਦੇ ਰਿਹਾ ਹੈਗਾ ਏ।